belt ਦੀ ਲੰਬਾਈ ਰੱਖਣੀ ਹੈ ਅੱਠ

ਜੇ ਕੱਪੜਾ ਘੱਟ ਹੈ ਤਾਂ ਇੱਕ ਇੰਚ ਵੀ ਵਧਾ ਇੱਕ ਇੰਚ ਇਕ ਇੰਚ ਬਹੁਤ ਹੈ

ਕੁੰਡੇ ਰਿਹ ਗੇ ਉਹਨੂੰ ਜਿੰਨਾ ਵੀ ਆਪਣਾ ਕੱਪੜਾ ਬਚਦਾ ਹੈ ਉਹਨੂੰ ਨੂੰ double fold ਕਰਲੋ

ਜੇ ਆਪਣੀ ਆਪਾਂ ਬੱਤੀ ਇੰਚ ਦੀ ਲੰਬਾਈ ਕੱਟੀ ਸੀ ਨਾ ਕੁੰਡੀਆਂ ਦੀ

ਪ੍ਲਿਆਂ ਦੀ ਕੱਤੀ ਇੰਚ ਦੀ ਲੰਬਾਈ ਕੱਟਣ ਤੋਂ ਬਾਅਦ

ਹੋਰ ਜਿੰਨਾ ਵੀ ਕੱਪੜਾ ਬਚਦਾ ਜਿਵੇਂ ਆਪਣਾ ਆਸਣ ਸਿਆਗ ਨੋ

ਨੋ ਆਸਣ ਹੈ ਤਾਂ ਆਪਾਂ ਇੱਕ ਇੰਚ ਵਧਾ ਕਿ ਰੱਖਾਂਗੇ ਦਸ ਇੰਚ ਆਪਾਂ ਦਸ ਤੇ ਹਾਂ ਦਸ ਤੇ ਨਿਸ਼ਾਨ ਲਗਾਵਾਂ ਗੇ

ਸਾਰਾ ਕ੍ਤਾਲੀ ਹੋਗਿਆ ਨਾ ਫ਼ੇਰ ਆਪਾਂ check ਕਰੋ ਵੀ ਆਪਣਾ ਸਾਰਾ ਕੱਪੜਾ ਕ੍ਤਾਲੀ ਇੰਚ ਹੈ

ਹਾਂ ਇਹਦਾ ਉੱਪਰ ਕੱਤੀ ਹੈ ਉਹਦਾ ਨੀਚੋਂ ਕੱਤੀ ਹਾਂ ਏਵੇਂ ਆ ਫ਼ੇਰ ਉਹਦਾ ਉੱਪਰੋਂ ਜਿਵੇਂ ਮੁਰ੍ਹੀ ਦੇ according ਆਪਾਂ ਰੱਖਦੇ ਹਾਂ ਜਿਹਦੇ ਚ ਕੋਈ ਚੋਡੀ ਮੁਰ੍ਹੀ ਪਾਉਂਦਾ ਕੋਈ ਛੋਟੀ ਮੁਰ੍ਹੀ ਪਾਉਂਦਾ

ਦੋ ਇੰਚ ਵੀ ਰੱਖ ਸਕਦੇ ਹਾਂ ਢਾਈ ਵੀ ਰੱਖ ਸਕਦੇ ਹਾਂ ਡੇਢ ਵੀ ਜਿੱਥੋਂ ਆਪਾਂ ਦਸ ਦਾ ਨਿਸ਼ਾਨ ਲਗਾਇਆ

cutting ਕਰਨ ਤੋਂ ਬਾਅਦ ਆਪਾਂ ਦੋਨੋ ਕੱਪੜੇ ਬਰਾਬਰ ਰੱਖ ਲੈਣਾ

ਹਾਂ ਇੱਕ ਉੱਪਰ ਰੱਖ ਲੈਣੇ ਆ ਮਤਲਬ ਬਰਾਬਰ

ਕਿਉਂਕਿ ਹਾਂ ਉਹਦੀ cutting ਦੇਖਣੀ ਆ ਵੱਧ ਘੱਟ ਤਾਂ ਨੀ ਜਾਂ ਫ਼ੇਰ ਜਿਹੜਾ

ਦਾ ਨਿਸ਼ਾਨ ਲਗਾਇਆ ਦਸ ਇੰਚ ਉਹਤੋਂ ਥੋੜਾ ਜਾ ਕੱਪੜਾ ਵੱਧ ਹੈ ਉਹ ਵੀ cutting ਕਰਨਾ ਹੈ

ਵੱਧ ਹੈ ਥੋੜਾ ਜਾ ਵਧੇ ਉਹ cutting

ਤੇ ਉਹ cutting ਕਰਨ ਤੋਂ ਬਾਅਦ ਉੱਪਰ ਇੱਕ ਸਲਾਈ ਹੁੰਦੀ ਹੈ ਮਤਲਬ ਕੀ ਇੱਕ ਸਲਾਈ ਉੱਪਰ belt ਦੀ ਖੁੱਲੀ ਹੁੰਦੀ ਆ ਮਤਲਬ ਕੀ ਜਿਹੜਾ ਆਪਾਂ ਕੱਢਦੇ ਹਾਂ

ਖੁੱਲੀ ਹੁੰਦੀ ਆ ਉਹ ਓਵੀੰ ਰਹਿਦੀ ਆ ਜਿਹੜੀ ਬੰਦ ਹੁੰਦੀ ਆ ਉਹਨੂੰ ਵੀ cutting ਕਰਨਾ ਪੈਂਦਾ ਹੈ

ਉਹ੍ ਜਦੋਂ ਆਪਾਂ ਨਿਸ਼ਾਨ ਲਗਾਉਂਦੇ ਹਾਂ ਕੱਤੀ ਤੋਂ ਦਸ ਦੇ ਜਿਵੇਂ ਨਿਸ਼ਾਨ ਲਗਾਇਆ ਸੀ ਇੱਕ side ਆਪਣਾ ਕੱਪੜਾ ਗਿਆ ਸੀ

ਸਲਾਈ ਉਹਦ ਏਤੇ ਵੀ ਲੱਗਣੀ ਸਲਾਈ ਉਹਦੇ ਤੇ ਵੀ ਲੱਗਣੀ

ਜਿਵੇਂ ਹਾਂ ਉਹਤੋਂ ਬਾਅਦ ਆਪਾਂ ਉਹ ਕੱਪੜਾ ਦੋਨੋ ਕੱਠੇ ਕਰ ਕਿ ਰੱਖ ਲੈਣੇ ਹਾਂ ਹੁਣ ਜੇ ਆਪਣਾ ਥੋੜਾ ਬਹੁਤ ਕੱਪੜਾ ਬਚਦਾ ਹੈ ਉਹ ਆਪਾਂ ਜਿਦੀ ਆਪਾਂ ਮੁਹਰੀ ਬਣਾ ਦੇਣੀ ਆ ਉਹਦੇ ਲਈ ਰੱਖਣਾ ਉਹਦੇ ਲਈ ਰੱਖ ਲੈਣਾ ਹੈ ਜਿਵੇਂ ਆਪਾਂ shirt ਵਗੇਰਾ ਬਣਾਈ ਹੈ ਉਹਦੇ ਚੋਂ ਕੱਪੜਾ ਬਚਦਾ ਹੈ ਮੁਰ੍ਹੀ ਲਈ ਉਹ ਵੀ use ਕਰ ਸਕਦੇ ਹਾਂ

ਜੇ ਉਹਨਾਂ ਤੋਂ ਬਿਨਾ ਤਾਂ ਵੀ ਨਹੀ ਹੈ ਤਾਂ ਆਪਣੇ ਕੋਲ waste lining ਵਗੇਰਾ ਜਾਂ ਕੁਛ ਹੋਰ waste ਕੱਪੜਾ ਉਸਦੇ matching ਦਾ ਹੁੰਦਾ ਉਹ ਵੀ ਮੁਰ੍ਹੀ ਦੇ ਨੀਚੇ use ਕਰ ਸਕਦੇ ਹਾਂ

ਸਹੀ ਆ ਜਾਂਦੀ ਹੈ ਸਲਵਾਰ ਦੀ ਉੱਪਰ ਦਿਖਾਈ ਨਹੀ ਦਿੰਦੀ

ਤੇ ਮਤਲਬ ਫ਼ੇਰ ਜੇ stitching ਫ਼ੇਰ ਆਪਾਂ ਕੀ ਕਰਨੀ ਹੈ stitching ਪਹਿਲਾਂ ਆਪਾਂ ਉਸਦੇ ਆਸਣ ਜੋੜਾਂਗੇ ਦੋਨੂ

ਤੇ ਹਾਂ ਜਿਹੜੇ ਆਪਾਂ ਦਸ ਦਸ ਆਸਣ ਰੱਖੇ ਸੀ ਪਹਿਲਾਂ ਉਹ stich ਹੋਣਗੇ ਦੋਨੋ side ਦੇ

ਉਹ stich ਕਰਨ ਤੋਂ ਬਾਅਦ ਇੱਕ ਕੁੰਡੇ ਨੂੰ ਫੜੋ ਜਿਹੜੇ ਆਪਾਂ ਮੁਰ੍ਹਲੇ ਪੱਲੇ ਕੱਟੇ ਆ

ਦੋ ਕੁੰਦੇ ਅਲੱਗ ਅਲੱਗ ਕਰਕੇ ਇੱਕ ਜਿਹੜੇ ਦੋ ਕੁੰਦੇ ਨੇ

ਦੋਨਾ side stich ਕਰਨ ਤੋਂ ਬਾਅਦ ਜਿਹੜੇ ਆਪਣੇ ਦੂਸਰੇ ਕੁੰਡੇ ਸੀਗੇ ਆਸਣ ਜੋੜ

ਕੁੰਦਿਆ ਦੇ ਨਾਲ ਪੱਲਿਆਂ ਦੇ attach ਕਰਦੋ

ਉਸਤੋਂ ਬਾਅਦ ਵਲ ਪਾਉਣੇ ਵਲ ਕਿਵੇਂ ਪਾਉਣੇ ਆ ਫ਼ੇਰ ਵਲ ਆਪਾਂ ਆਸਣ ਤੋਂ ਲੈਕੇ ਦੋ ਇੰਚ ਦਾ ਛੱਡਣਾ ਹੈ

ਤੋਂ ਬਿਨ ਅਜਿਹਦਾ ਆਸਣ ਨਾਪਿਆ ਸੀਗਾ

ਵਲ ਉਹਨੂੰ ਪੈਣੇ ਸ਼ੁਰੂ ਹੋ ਜਾਣਗੇ

ਹਾਂ ਉਹ ਵਲ ਸ਼ੁਰੂ ਕਰਕੇ ਇਕ ਪਾਉਣੇ ਤੇ ਜਿਵੇਂ ਵੀ machine ਦਾ idea ਹੁੰਦਾ ਮਤਬਲ ਕਿ ਓਵੇਂ ਜਿਵੇਂ ਇੱਕ ਵਲ ਪਾਇਆ ਸਾਰੇ ਓਵੇਂ ਦੇ ਵਲ ਪੈਣੇ ਚਾਹੀਦੇ ਨੇ

ਹਾਂ ਫ਼ੇਰ ਦੋਨੋ side ਤੋਂ ਵਲ ਪਾ ਕਿ ਪਹਿਲੇ ਕੁੰਦੇ ਦੇ ਵਲ ਪੈਗੇ

ਕੁੰਦਾ ਦਵਾਰਾ ਕੁੰਦਾ ਆ ਗਿਆ ਉਹਦੇ ਅੱਧ ਤੱਕ ਵਲ ਪੈਣਗੇ

ਦੂਸਰੇ ਪਾਸੇ ਵੀ same ਓਵੀੰ ਹੈ ਪਹਿਲਾਂ ਕੁੰਦੇ ਦੇ ਵਲ ਸਾਰੇ ਦੇ ਪੈਣਗੇ ਤੇ ਪੱਲੇ ਦੇ ਵਲ ਪੈਣਗੇ

ਉਹ ਫ਼ੇਰ ਆਪਾਂ ਏਵੀ ਪਾ ਦੇਣਾ normal ਕਿ ਉਹਦਾ ਵੀ ਕੋਈ

ਪਾਉਣਾ ਜਿਵੇਂ ਉਹਦਾ system ਨਹੀ ਹੈ ਸਿਰਫ idea ਨਾਲ ਪਾਈ ਜਾਂਦਾ ਇੱਕ ਇੰਚ ਤੇ ਜਾਂ ਜਿਵੇਂ

ਚਾਹੇ ਇੱਕ ਇੰਚ ਦਾ ਪਾ ਲੋ ਚਾਹੇ ਡੇਢ ਇੰਚ ਦਾ ਪਾ ਲੋ ਫੜ ਕਿ ਪਾ ਲੋ

ਹਾਂ ਉਸ ਤੋਂ ਬਾਅਦ belt ਹੈ belt ਨੂੰ ਪਹਿਲਾਂ ਸਲਾਈ ਲਗਾਓ side ਤੋਂ

ਦੂਸਰੀ side ਉਹਨੂੰ ਅੱਧੀ ਸਲਾਈ ਲਗਾਓ ਲੁਪੀ ਨੀ ਬਣਾਉਂਦੇ ਜਿਵੇਂ

fold ਕਰਨਾ fold ਕਰਨ ਤੋਂ ਬਾਅਦ

ਅਗਰ ਜਿੱਥੋਂ ਨੇਫਾ ਸ਼ੁਰੂ ਹੁੰਦਾ ਉੱਥੋਂ ਆਪਾਂ ਵਲ start ਕਰੇ ਨੇ ਉੱਥੋਂ ਸਲਵਾਰ ਦਾ ਨੇਫਾ add

ਸਾਰੀ belt ਲਗਾਉਣ ਤੋਂ ਬਾਅਦ ਆਪਾਂ ਉਸ ਤੇ ਦਬ੍ਬ੍ਵਿਨ ਸਲਾਈ ਲਗਾਉਣੀ ਹੈ

ਠੀਕ ਹੈ ਜੀ ਮੁਰ੍ਹੀ

ਜੇ ਆਪਾਂ ਮੁਰ੍ਹੀ ਛੇ ਸਾਢੇ ਛੇ ਰੱਖਦੇ ਹਾਂ ਮਤਲਬ ਕਿ ਇੰਨੀ ਕੁ normal ਮੁਢ਼ ਹੁੰਦੀ ਹੈ ਛੇ ਸਾਢੇ ਛੇ

ਚੜਾਈ ਜਿਹੜੀ ਮਤਲਬ ਮੁਰ੍ਹੀ ਬਣਾਉਣੀ ਹੈ ਉਹਦੀ ਚੜਾਈ ਜਰੂਰੀ ਹੈ ਕਿੰਨੀ ਕੁ ਇੰਚ ਦੀ ਵੇਸੇ ਉਹ normal ਹੁੰਦੀ ਹੈ ਮੁਰ੍ਹੀ ਦੀ ਚੜੀ ਛੇ ਸਾਢੇ ਛੇ ਵੀ ਹੁੰਦੀ ਹੈ ਅੱਛਾ ਇਹ

ਹਾਂ ਮੈਂ ਉੱਪਰ ਨੂੰ ਕਿਹ ਰਹੀ ਹਾਂ ਜਿਵੇਂ ਆਪਾਂ

ਉਹ ਮਤਲਬ customer ਦੇ according ਕਿਵੇਂ ਕੀ ਕਹਿੰਦੇ ਹਾਂ ਜਿਵੇਂ customer ਦੇ according ਜਿਵੇਂ customer ਕਈ ਜਿਆਦਾ ਮੁਰ੍ਹੀ ਚੋਡੀ ਪਾਉਂਦੇ ਆ ਕਈ ਘੱਟ ਪਾਉਂਦੇ ਆ

ਟੀਨ ਇੰਚ ਦੀ ਮੁਰ੍ਹੀ ਵੀ ਹੁੰਦੀ ਹੈ ਸੱਤ ਇੰਚ ਦੀ ਮੁਰ੍ਹੀ ਵੀ ਪਾਉਂਦੇ ਆ ਉਹ ਜਿਆਦਾ ਬੜੀ ਹੁੰਦੀ ਆ ਪੰਜ ਇੰਚ ਦੀ ਮੁਰ੍ਹੀ ਵੀ ਪਾਉਂਦੇ ਆ

ਜੇ ਆਪਾਂ ਮੁਰ੍ਹੀ ਬਣਾਉਣੇ ਹਾਂ ਜਿਹੜਾ ਕੱਪੜਾ ਲੈ ਕੇ ਉਸ ਤੇ paste ਕਰਕੇ

ਦੋਨਾ side ਤੋਂ ਜਿਆਦਾ ਰੱਖਣਾ ਇੱਕ side ਤੋਂ ਅੱਧਾ ਇੰਚ ਵਧਾ ਕੇ ਰੱਖਣਾ ਇੱਕ side ਤੋਂ ਇੱਕ ਡੇਢ ਇੰਚ ਰੱਖ ਸਕਦੇ ਹਾਂ

paste ਕਰਨ ਤੋਂ ਬਾਅਦ ਜਿਹੜਾ ਕੱਪੜਾ ਜਿਆਦਾ ਰੱਖਿਆ ਉਹਨੂੰ ਸਲਾਈ ਕਰਲੋ ਬੁਕਰਮ ਦੇ ਉੱਪਰ ਲਾ ਕੇ ਉਹ ਦੋਨਾ paste ਕਰੇ ਆ ਜਿਹੜੇ ਉਹਨਾ ਨੂੰ ਸਲਾਈ ਲਵਾਉਣ ਤੋਂ ਬਾਅਦ ਜਿਹੜਾ ਕੱਪੜਾ ਅੱਧੇ ਇੰਚ ਦਾ ਛੱਡਿਆ ਹੈ ਉਹਨੂੰ ਆਪਾਂ ਸਲਵਾਰ ਦੇ ਨਾਲ ਸਲਾਈ ਕਰਾਂਗੇ

ਹਮ ਉਹ ਸਲਾਈ ਕਰਨ ਤੋਂ ਬਾਅਦ